ਖੇਤੀਬਾੜੀ ਨੂੰ ਵਧੀਆ ਤਰੀਕੇ ਨਾਲ ਕਰਨ ਦੇ ਲਾਇ ਉਸ ਵਿਚ ਹੋ ਸਕੇ ਤਾ ਰਸਾਇਣਿਕ ਖਾਦਾਂ ਦੀ ਘਟ ਤੋਂ ਘਟ ਵਰਤੋਂ ਕਰਨ l ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਿਖਾਂ ਦੇ ਦੱਸਵੇਂ ਗੁਰੂ ਸਨ ਆਪ ਨੂੰ ਕੀਈ ਨਾਵਾਂ ਜੀ ਦੀ ਸੰਤ ਸਿਪਾਹੀ ਦਸਮ ਪਿਤਾ ਦਸ਼ਮੇਸ਼ ਪਿਤਾ ਬਾਜਾਂ ਵਾਲਾ ਕਲਗੀਆਂ ਵਾਲਾ ਝੋਜੀ ਪਾਤਸ਼ਾਹ ਆਦੀ ਨਾਲ ਵੀ ਯਾਦ ਕੀਤਾ ਜਾਂਦਾ ਹੈ ਆਪ ਨੇ ਭਾਰਤ ਦੀ ਸੁੱਤੀ ਕੌਮ ਨੂੰ ਜਗਾਇਆ ਤੇ ਉਹਨਾਂ ਦੇ ਅੰਦਰ ਇੱਕ ਨਵੀਂ ਰੂਹ ਪੈਦਾ ਕੀਤੀ ਇਸ ਕਰਕੇ ਆਪ ਇੱਕ ਮਹਾਨ ਕਵੀ ਸੂਰਵੀਰ ਬਹਾਦਰ ਜਰਨੈਲ ਕਹਾਏ L ਜਨਮ ਤੇ ਬਚਪਨ - ਆਪ ਦਾ ਜਨਮ ਛੱਬੀਸ ਦਿਸੰਬਰ ਸੋਲਾਂ ਸੌ ਛਆਠ ਈਸਵੀ ਨੂੰ ਬਿਹਾਰ ਦੀ ਰਾਜਧਾਨੀ ਪਟਨਾ ਵਿਖੇ ਮਾਤਾ ਗੁਜਰੀ ਦੀ ਕੁੱਖੋਂ ਹੋਇਆ ਆਪ ਦੇ ਜਨਮ ਸਮੇਂ ਆਪ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਧਰਮ ਦੇ ਪ੍ਰਚਾਰ ਹਿੱਤ ਅਸਾਮ ਵੱਲ ਗਏ ਹੋਏ ਸਨ ਆਪ ਦਾ ਬਚਪਨ ਦਾ ਨਾਂ ਗੋਬਿੰਦ ਰਾਏ ਸੀ ਜਨਮ ਸਮੇਂ ਆਪ ਨੇ ਸੰਯਗਦ ਭੀਸ਼ਨ ਸ਼ਾਹ ਦੀਆਂ ਲਿਆਂਦੀਆਂ ਦਕੁਨਜੀਆਂ ਤੇ ਦੋਵੇਂ ਹੱਥ ਰੱਖ ਕੇ ਹਿੰਦੂਆਂ ਅਤੇ ਮੁਸਲਮਾਨਾਂ ਦੇ ਸਾਂਝੇ ਹੋਣ ਦਾ ਸਬੂਤ ਦਿੱਤਾ

ਆਪ ਆਪਣੇ ਹਾਣੀ ਬੱਚਿਆਂ ਨਾਲ ਰੱਲ ਤੇ ਦੋ ਤਣਿਆਂ ਵਿਚ ਵੰਡ ਕੇ ਨਕਲੀਆਂ ਲੜਾਈਆਂ ਲੜਦੇ ਪਿਤਾ ਨੂੰ ਸ਼ਹੀਦੀ ਲਈ ਤੋਰਨਾ ਉਸ ਸਮੇਂ ਔਰੰਗਜੇਬ ਨੂੰ ਹਿੰਦੂ ਧਰਮ ਨੂੰ ਖਤਮ ਕਰਨ ਲਈ ਅੱਤ ਚੁੱਕੀ ਹੋਈ ਸੀ ਭਾਰਤ ਦੀ ਹਿੰਦੂ ਜਨਤਾ ਉਸ ਦੇ ਜ਼ੁਲਮਾਂ ਤੋਂ ਤੰਗ ਆ ਚੁੱਕੀ ਸੀ ਇਸ ਦਿਨ ਕੁਛ ਕਸ਼ਮੀਰੀ ਪੰਡਿਤ ਆਪ ਦੇ ਪਿਤਾ ਦੇ ਕੋਲ ਆਏ ਤੇ ਔਰੰਜਜ਼ੇਬ ਦੇ ਜ਼ੁਲਮਾਂ ਅਤੇ ਅਤਿਆਚਾਰਾਂ ਬਾਰੇ ਬਿਆਨ ਕੀਤਾ ਤਦ ਆਪਦੇ ਪਿਤਾ ਨੇ ਕਿਹਾ ਔਰੰਗਜ਼ੇਬ ਦੇ ਜ਼ੁਲਮਾਂ ਨੂੰ ਰੋਕਣ ਲਈ ਕਿਸੇ ਮਹਾਪੁਰਖ ਦੀ ਬਲੀਦਾਨ ਦੀ ਲੋੜ ਹੈ l ਆਪ ਨੇ

ਇਸ ਤਰਾਹ ਆਪ ਨੇ ਆਪਣੇ ਪਿਤਾ ਨੂੰ ਔਰੰਗਜ਼ੇਬ ਦੇ ਜ਼ੁਲਮਾਂ ਵਿਰੁੱਧ ਕੁਰਬਾਨੀ ਦੇਣ ਲਈ ਦਿੱਲੀ ਭੇਜਿਆ ਜ਼ੁਲਮ ਨਾਲ ਮੁਕਾਬਲਾ ਕਰਨ ਲਈ ਪ੍ਰਤਿਗਿਆ ਕਰਨਾ ਪਿਤਾ ਦੀ ਸ਼ਹਾਦਤ ਤੋਂ ਮਗਰੋਂ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

ਬੈਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਵਿਖੇ ਸਿੱਖ ਸੰਗਤਾਂ ਦਾ ਇੱਕ ਭਾਰੀ ਘੱਟ ਬੁਲਾਇਆ l ਆਪ ਨੇ ਇਹਨਾਂ ਸੰਗਤਾਂ ਦੀ ਮੌਜੂਦਗੀ ਵਿਚ ਖਾਲਸਾ ਪੰਥ ਦੀ ਸਾਜਨਾ ਕੀਤੀ l ਇਸ ਮੌਕੇ ਪੰਜ ਸਿਖਾਂ ਨੂੰ ਇੱਕੋ ਬਾਟੇ ਵਿਚ ਅੰਮ੍ਰਿਤ ਛਕਾਇਆ ਤੇ ਫਿਰ ਆਪ ਉਹਨਾਂ ਕੋਲੋਂ ਉਸ ਬਾਟੇ ਵਿਚ ਅੰਮ੍ਰਿਤ ਛਕਿਆ ਤਾਹਿਯੋੰ ਤਾਂ ਆਪ ਬੜੀ ਆਖਿਆ ਜਾਂਦਾ ਹੈ L ਵਹ ਪ੍ਰਗਟਿਯੋ ਮਰਦ ਅੰਗਮਣਾਂ ਵਰਿਯਾਮਕੇਲਾ ਵਹੁ-ਵਹੁ ਗੋ ਗੋਬਿੰਦ ਸਿੰਘ ਆਪੇ ਗੁਰੂ ਚੇਲਾ ਇਹ ਰਸਮ ਨਾਲ ਆਪਣੇ ਜਾਤ ਪਾਤ ਛੂਤ-ਛਾਤ ਦਾ ਖੰਡਨ ਕੀਤਾ ਤੇ ਮਿਲਣ ਵਰਤਣ ਅਤੇ ਏਕਤਾ ਦਾ ਪ੍ਰਚਾਰ ਅਨੰਦਪੁਰ ਦੇ ਕਿਲੇ ਦੀ ਖੇਰਾ ਬੰਦੀ ਸੱਤਰਾਂ ਸੌ ਚਾਰ ਈਸਵੀ ਵਿਚ ਪਹਾੜੀ ਰਾਜਿਆਂ ਅਤੇ ਮੁਗ਼ਲ ਸੈਨਾ ਨੇ ਰੱਲ ਕੇ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾਲਿਆ ਕਹੀਂ ਮਹੀਨੇ ਉਹ ਕਿਲੇ ਨੂੰ ਸਰ ਕਰਨ ਵਿਚ ਲੱਗ ਰਹੀ ਪਰ ਸਰ ਨਾ ਕਰ ਸਕੀ ਆਖਿਰ ਮੁਗ਼ਲਾਂ ਤੇ ਪਹਾੜੀ ਰਾਜਿਆਂ ਨੇ ਮਿਲ ਕੇ ਸੌਹਾਂ ਖਾਦੀਆਂ ਕਿ ਅਸੀ ਤੁਹਾਨੂੰ ਕੁਛ ਨਈ ਆਖਾਂਗੇ ਇਸ ਲਈ ਤੁਸੀ ਕਿਲਾ ਖਾਲੀ ਕਰਕੇ ਚਲੇ ਜਾਓ L ਗੁਰੂ ਜੀ ਨੇ ਉਹਨਾਂ ਦੀਆਂ ਕਸਮਾਂ ਤੇ ਯਕੀਨ ਕਰਕੇ ਕਿਲਾ ਕਰ

ਫੌਜਾਂ ਅਤੇ ਪਹਾੜੀ ਅਤੇ ਮੁਗ਼ਲ ਫੌਜਾਂ ਵਿਚ ਇੱਕ ਘਮਾਸਾਨ ਜਿਹੀ ਲੜਾਈ ਹੋਈ l ਇਸ ਲੜਾਈ ਵਿਚ ਆਪ ਦਾ ਪਰਿਵਾਰ ਖੇਰੋਂ ਖੇਰੋਂ ਹੋ ਗਿਆ l

ਸਮਾਧੀ ਲਾ ਕੇ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਵਿਰਾਜੇ ਆਪ ਨੇ ਆਪਣੇ ਜੀਵਨ ਦੇ ਅਨੰਤ ਲੜਾਈ ਖਿਦਰਾਣੇ ਦੀ ਲੜੀ ਇਸ ਲੜਾਈ ਵਿਚ ਆਪ ਦੇ ਚਾਲੀ ਸਿੰਘ ਜੋ ਕਦੀ ਆਪ ਨੂੰ ਵਿਦਾਫ਼ਾਨ ਲਿਖ ਕੇ ਗਏ ਸਨ ਲੜ ਕੇ ਸ਼ਹੀਦ ਹੋਗਏ ਗੁਰੂ ਜੀ ਨੇ ਇਹਨਾਂ ਸਿਖਾਂ ਦੀ ਬਹਾਦੁਰੀ ਤੇ ਖੁਸ਼ ਹੋ ਕੇ ਇਹਨਾਂ ਨੂੰ ਵਾਲੀਆਂ ਮੁਕਤੀਆਂ ਦਾ ਨਾਂ ਦਿੱਤਾ ਇਸ ਸ਼ਹਿਰ ਦਾ ਨਾਂ ਆਪ ਖਿਦਰਾਣੇ ਦੀ ਜਗਾਹ ਮੁਕਤਸਰ ਪ੍ਰਚਲਿਤ ਕੀਤਾ ਇਸ ਸਥਾਨ ਤੇ ਹੈ ਸਾਲ ਮਾਘੀ ਤੇ ਇਕ ਭਾਰੀ ਮੇਲਾ ਜੁੜਦਾ ਹੈ ਨੰਦੇੜ ਜਾਣਾ ਇਥੋਂ ਹੀ ਆਪ ਤਲਵੰਡੀ ਬਾਜੋਂ

ਉਹ ਉਸ ਵੇਲੇ ਗੁਰੂ ਜੀ ਦਾ ਸਿੱਖ ਬਣ ਗਿਆ ਅਤੇ ਬੰਦਾ ਬਹਾਦਰ ਬਣ ਕੇ ਪੰਜਾਬ ਵੱਲ ਆਇਆ ਉਸਨੇ ਮੁਗ਼ਲ ਫੌਜਾਂ ਨੂੰ ਖੂਬ ਹੱਥ ਵਿਖਾਏ ਉਸਨੇ ਸਰਹੰਦ ਦੀ ਇੰਟ ਨਾਲ ਇੰਟ ਖੜਕਾਤੀ ਜੋਤੀ ਜੋਤ ਸਮਾਉਣਾ ਸਨ ਸਤਰਾਂ ਸੌ ਸਾਤ ਈਸਵੀ ਨੂੰ ਇੱਕ ਦਿਨ ਆਪ ਇੱਕ ਨਦੀ ਕੰਡੇ ਰੱਬ ਦੀ ਭਗਤੀ ਵਿਚ ਲੀਨ ਸਨ ਕਿ ਇੱਕ ਮੁਸਲਮਾਨ ਪਠਾਨ ਨੇ ਆਪਣੇ ਢਿੱਡ ਵਿਚ ਛੁਰਾ ਮਾਰ ਕੇ ਆਪ ਨੂੰ ਜਖਮੀ ਕਰ ਦਿੱਤਾ ਜਖਮ ਠੀਕ ਹੋਣ ਤੇ ਆਪ ਨੇ ਕਮਾਨ ਦਾ ਚਿੱਲਾ ਚਲਾਉਣ ਦੀ ਕੋਸ਼ਿਸ਼ ਕੀਤੀ ਅਤੇ ਅੱਲੇ ਜ਼ੁਰਮ ਖੁੱਲ ਗਏ ਅਤੇ ਆਪ ਸੱਤਰਾਂ ਸੌ ਆਠ ਈਸਵੀ ਵਿਚ ਜੋਤੀ ਜੋਤ ਸਮਾਂ ਮਹਾਨ ਸਤਿਕਾਰ ਜਿਥੇ ਆਪ ਧਾਰਮਿਕ ਆਗੂ ਸਚੇ ਦੇਸ਼ ਭਗਤ ਸੰਤ ਸਿਪਾਹੀ ਬਹਾਦਰ ਜਰਨੈਲ ਅਤੇ ਅਣਖੀ ਯੋਧੇ ਸਨ ਉਤੇ ਆਪ ਫਾਰਸੀ ਅਤੇ ਸੰਸਕ੍ਰਿਤ ਦੇ ਕੁਛ ਕੋਟੀ ਦੇ ਵਿਦਵਾਨ ਵੀ ਸਨ ਆਪ ਦੀਆਂ ਪ੍ਰਸਿੱਧ ਸਾਹਿਤਕ ਰਚਨਾਵਾਂ ਹਨ ਝੰਡੀ ਦੀ ਵਾਰ ਜਫ਼ਰਨਾਮਾ ਵਚਿੱਤਰ ਨਾਟਕ ਜਾਪੁ ਸਾਹਿਬ ਅਕਾਲ ਉਸਟ ਝੰਡੀ ਚਰਿਤ ਅਤੇ ਗਈਆਂ ਪ੍ਰਬੰਧ ਚੰਡੀ ਦੀ ਵਾਰ ਸੋਲਾਂ ਸੌ ਛੇਆਠ ਈਸਵੀ ਨੂੰ ਬਿਹਾਰ ਦੀ ਰਾਜਧਾਨੀ ਪਟਨਾ ਵਿਖੇ ਮਾਤਾ ਗੁਜਰੀ ਦੀ ਕੁੱਖੋਂ ਹੋਇਆ ਆਪ ਦੇ ਜਨਮ ਸਮੇਂ ਆਪ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਧਰਮ ਦੇ ਪ੍ਰਚਾਰ ਹਿੱਤ ਅਸਾਮ ਵੱਲ ਗਏ ਹੋਏ ਸਨ ਆਪ ਦਾ ਬਚਪਨ ਦਾ ਨਾਂ ਗੋਬਿੰਦ ਰਾਏ ਸੀ l ਜਨਮ ਸਮੇਂ ਆਪ ਨੇ ਸੰਯਗਦ ਭੀਸ਼ਨ ਸ਼ਾਹ ਦੀਆਂ ਲਿਆਂਦੀਆਂ ਦਕੁਨਜੀਆਂ ਤੇ ਦੋਵੇਂ ਹੱਥ ਰੱਖ ਕੇ ਹਿੰਦੂਆਂ ਅਤੇ ਮੁਸਲਮਾਨਾਂ ਦੇ ਸਾਂਝੇ ਹੋਣ ਦਾ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 ਔਰੰਗਜੇਬ ਨੂੰ ਹਿੰਦੂ ਧਰਮ ਨੂੰ ਖਤਮ ਕਰਨ ਲਈ ਅੱਤ ਚੁੱਕੀ ਹੋਈ ਸੀ ਭਾਰਤ ਦੀ ਹਿੰਦੂ ਜਨਤਾ ਉਸ ਦੇ ਜ਼ੁਲਮਾਂ ਤੋਂ ਤੰਗ ਆ ਚੁੱਕੀ ਸੀ ਇਸ ਦਿਨ ਕੁਛ ਕਸ਼ਮੀਰੀ ਪੰਡਿਤ ਆਪ ਦੇ ਪਿਤਾ ਦੇ ਕੋਲ ਆਏ ਤੇ ਔਰੰਜਜ਼ੇਬ ਦੇ ਜ਼ੁਲਮਾਂ ਅਤੇ ਅਤਿਆਚਾਰਾਂ ਬਾਰੇ ਬਿਆਨ ਕੀਤਾ ਤਦ ਆਪਦੇ ਪਿਤਾ ਨੇ ਕਿਹਾ ਔਰੰਗਜ਼ੇਬ ਦੇ ਜ਼ੁਲਮਾਂ ਨੂੰ ਰੋਕਣ ਲਈ ਕਿਸੇ ਮਹਾਪੁਰਖ ਦੀ ਬਲੀਦਾਨ ਦੀ ਲੋੜ ਹੈ ਆਪ ਨੇ ਉਸ ਸਮੇਂ ਕਿਹਾ ਕਿ ਪਿਤਾ ਜੀ ਇਸ ਸਮੇਂ ਆਪ ਤੋਂ ਵੱਡਾ ਮਹਾਪੁਰਖ ਹੋਰ ਕੌਣ ਹੋ ਸਕਦਾ ਹੈ ਉਸ ਸਮੇਂ ਆਪ ਦੀ ਉਮਰ ਨੌਂ ਸਾਲ ਦੀ ਸੀ ਇਸ ਤਰਾਹ ਆਪ ਨੇ ਆਪਣੇ ਪਿਤਾ ਨੂੰ ਔਰੰਗਜ਼ੇਬ ਦੇ ਜ਼ੁਲਮਾਂ ਵਿਰੁੱਧ ਕੁਰਬਾਨੀ ਦੇਣ ਲਈ ਦਿੱਲੀ ਭੇਜਿਆ ਜ਼ੁਲਮ ਨਾਲ ਮੁਕਾਬਲਾ ਕਰਨ ਲਈ ਪ੍ਰਤਿਗਿਆ ਕਰਨਾ ਪਿਤਾ ਦੀ ਸ਼ਹਾਦਤ ਤੋਂ ਮਗਰੋਂ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

ਸ਼੍ਰੀਨਗਰ ਦੇ ਰਾਜ੍ਯ ਫਤਹਿਸ਼ਾਨ ਨੂੰ ਹੋਰਨਾਂ ਰਾਜਿਆਂ ਨੂੰ ਕੱਠੇ ਕਰਕੇ ਆਪ ਨੇ ਹਮਲਾ ਕਰ ਦਿੱਤਾ l ਸੋਲਾਂ ਸੌ ਛੇਯਾਸੀ ਈਸਵੀ ਵਿਚ ਭੰਗਾਣੀ ਦੇ ਸਥਾਨ ਤੇ ਘਮਾਸਾਨ ਦਾ ਯੁੱਧ ਹੋਇਆ l

ਮੈਂ ਤੁਹਾਡਾ ਅਪਣਾ ਹਰਪ੍ਰੀਤ ਸਿੰਘ ਮੁਕਤਸਰ ਸਾਹਿਬ ਤੋਂ ਆਪਾ ਗੱਲ ਕਰ ਰਹੇ ਸੀ ਫੁੱਲਾਂ ਦੇ ਬੂਟਿਆਂ ਫੁਲਾਂ ਦੀ ਖੇਤੀ ਬਾਰੇ ਹਣਾ ਵੀ ਆਪਾਂ ਕਿਥੋਂ ਸ਼ੁਰੂ ਕਰ ਸਕਦੇ ਹਾਂ ਹਣਾ ਜਿਵੇਂ ਆਪਾਂ ਪਿਛਲੇ ਸਾਲ ਦੇ ਵਿਚ ਗੱਲ ਕਰ ਰਹੇ ਸੀ ਵੀ ਆਪਾਂ ਘਰੋਂ ਸ਼ੁਰੂ ਕਰ ਸਕਦੇ ਆ ਹਣਾ ਫੁਲਾਂ ਦੀ ਜਿਹੜੀ ਓਹੋ ਆਹ ਇਕ ਇਹ ਦਸ ਗਜ ਜਗਾਹ ਤੇ ਹਣਾ ਹੁਣ ਤੁਸੀਂ ਦੇਖੋ ਜੇ ਅੱਪਾਂ ਦਸ ਗਜ ਹਜ਼ਾਰ ਤੋਂ ਆਪਾਂ ਛੇ -ਸਤ ਹਜ਼ਾਰ ਆਪਾਂ ਗਲ ਕਰ ਰਹੇ ਸੀ ਕੀ ਮਹੀਨੇ ਦਾ ਆਪਾ ਕਮਾਨ ਲੱਗ ਗਏ ਹਣਾ ਛੇ -ਸਤ ਹਾਜ਼ਰ ਤੋਂ ਬਾਅਦ ਤੁਸੀਂ ਦੇਖਿਓ ਕਿ ਜੇ ਤੁਸੀ ਉਹੀ ਵੀਹ ਗਜ ਜਗਾਹ ਦੇ ਵਿਚ ਕਰਦੇ ਹਣਾ ਤੁਹਾਨੂੰ ਦਸ ਗਜ ਜਗਹ ਦੇ ਵਿਚ ਮਹੀਨੇ ਦਾ ਪੈ ਰਿਹਾ ਹੈ ਛੇ ਹਜ਼ਾਰ, ਤੇ ਉਹ ਹੀ ਵੀਹ ਗਜ ਜਗਾਹ ਦਾ ਤੁਹਾਨੂੰ ਕਿੰਨਾ ਪੈ ਜਾਊਗਾ ਇਕ ਮਹੀਨੇ ਚ, ਇਕ ਮਹੀਨੇ ਚ ਤੁਹਾਨੂੰ ਘਟ ਤੋਂ ਘਟ ਜੇ ਆਪਾ ਛੇ ਦਾ ਬਾਰਾਹ ਨਾ ਲਾਈਏ ਤਾਂ ਆਪਾਂ ਕਹਿ ਦਈਏ, ਵੀ ਆਪਾਂ ਨੂੰ ਇਕ ਮਹੀਨੇ ਦੇ ਵਿਚ ਵੀਹ ਗਜ ਜਗਾਹ ਤੋਂ ਆਪਾਂ ਨੂੰ ਦਸ ਹਜਾਰ ਹੀ ਆ ਰਿਹਾ ਹੈ ਹਣਾ ਦਸ ਹਜਾਰ ਤੁਹਾਨੂੰ ਘਰੇ ਬੈਠਿਆਂ ਨੂੰ ਆ ਰਿਹਾ ਹੈ ਵੀਹ ਗਜ ਜਗਾਹ ਵਿਚੋ ਉਹ ਭੀ ਤੁਸੀ ਵਹਿਲੇ ਰਹਿ ਕੇ ਗੁਲਾਬ ਉਗਾ ਕੇ ਲੇ ਰਹੇ ਹੋ ਹਣਾ ਜੇ ਓਹੀ ਤੁਸੀਂ ਆਪਣੀ ਜਿਹੜੇ ਹੁਣ ਆਪਣੇ ਕਿਸਾਨ ਭਰਾ ਨੇ ਜੇ ਉਹ ਵੀ ਆਪਣੀ ਖੇਤੀ ਓਹੋ ਖੇਤਾਂ ਦੇ ਵਿਚ, ਜਿਵੇ ਉਨ੍ਹਾਂ ਕੋਲ ਕਿੱਲਾ, ਡੇਢ ਕਿਲਾ ਜੋ ਬੀ ਅੱਧਾ ਕਿੱਲਾ ਵੀ ਆ ਚਾਹੇ ਉੱਚ ਵੀ ਉਹ ਆਪਣੀ ਖੇਤੀ ਸ਼ੁਰੂ ਕਰ ਰਹੇ ਨੇ ਹਣਾ ਖੇਤੀ ਸ਼ੁਰੂ ਕਰ ਲੀ ਉਹਨਾਂ ਨੇ ਅੱਧੇ ਕਿੱਲਾ ਅੱਧੇ ਕਿਲੇ ਚ ਲਾ ਲੋ, ਅੱਧੇ ਕਿਲੇ ਚ ਸ਼ੁਰੂ ਕਰ ਲਈ ਕੇਤੀ, ਅੱਧੇ ਕਿਲੇ ਚ ਜੋ ਗੁਲਾਬ ਜਾ ਕੋਈ ਹੋਰ ਫੁੱਲ ਉਗਾ ਰਹੇ ਨੇ ਤਾਂ ਉਹਨੂੰ ਆਪ ਨੂੰ ਕਿੰਨੀ ਹੋਉਗੀ ਹਣਾ ਨਾ ਨਾ ਕਰਦੇ ਓਹਨਾ ਨੂੰ ਏ ਲਾ ਲੋ ਤੁਸੀਂ ਮਹੀਨੇ ਦੇ ਵਿਚ ਜੇ ਆਪਾਂ ਨਾ ਨਾ ਕਰਦੇ ਵੀ ਲਾਈਏ ਹਣਾ ਗੁਲਾਬਾਂ ਦੀ ਲਾ ਲੋ ਤੁਸੀ ਨਾ ਨਾ ਕਰਦੇ ਉਹਨਾਂ ਨੂੰ ਘਟ ਤੋਂ ਘਟ ਪੰਜਾਹ ਤੋਂ ਸੱਠ ਹਜ਼ਾਰ ਪਲੱਸ ਹਣਾ ਵੀ earn ਕਰ ਸਕਦੇ ਨੇ ਉਹੋ ਓਹੀ ਜੇਹੜੀ ਹੁਣ ਉਹ ਤੁਸੀਂ ਕਣਕ ਜਾ ਆਪਣੇ ਕਿਸਾਨ ਹੋਰ ਕੁਛ ਉਗਾਂਦੇ ਨੇ ਹਣਾ ਉਹ ਹੀ ਓਹਨਾ ਨੂੰ ਵੇਖੋ ਸਾਰੇ ਮਜੇ ਨਾਲ ਅੱਧੇ ਕਿਲੇ ਦਾ ਜਾ ਕਿੱਲੇ ਦਾ ਲਾ ਲੋ ਤੁਸੀਂ ਓਹਨਾ ਨੂੰ ਦੋ ਢਾਈ ਲੱਖ ਮਿਲਦਾ ਹੈ ਕਣਕ ਦਾ। ਉਹ ਵੀ ਕਿੰਨੇ ਟਾਈਮ ਬਾਅਦ ਛੇ ਮਹੀਨੇਆਂ ਦੇ ਬਾਅਦ ਤੁਹੁਨੂੰ struggle ਕਰਕੇ ਹਣਾ ਇੰਨੀ ਮਿਹਨਤ ਕਰਕੇ ਹਣਾ ਫਿਰ ਵੀ ਓਹਨਾ ਨੂੰ ਇਨੇ ਮਹੀਨੇ ਬਾਅਦ ਮਿਲਦੇ ਜੇ ਉਹ ਹੀ ਦੇਖੋ ਉਹੀ ਮਿਹਨਤ ਓਹੋ ਗੁਲਾਬ ਦੇ ਫੁਲਾਂ ਤੇ, ਗੈਂਦੇ ਦੇ ਫੁਲਾਂ ਤੇ ਜਾ ਕਿਸੀ ਹੋਰ ਚੀਜ਼ ਦੇ ਫੁਲਾਂ ਤੇ ਕਰਨ ਹਣਾ, ਓਹੀ ਓਹਨਾ ਨੂੰ ਮੈ ਕਹਿੰਦਾ ਹਣਾ ਜਿਹੜੇ ਉਨ੍ਹਾਂਨੇ ਕਮਾਣੇਛੇ ਮਹੀਨਿਆਂ ਸੱਤ ਮਹੀਨਿਆਂ ਬਾਅਦ ਓਹੀ ਉਹ ਕਮਾ ਲੈਣਗੇ ਪਹਿਲਾਂ। ਹਾਂ ਉਹ ਹੀ ਉਸ ਹਿਸਾਬ ਨਾਲ ਆਪਾਂ ਜਿਹੜੇ ਹੁਣ ਆਪਾ ਜਿਆਦਾ ਦੂਰ ਨਾ ਜਾਈਏ ਹੈਨਾ, ਆਪਾਂ ਆਪਣੇ ਪਟਿਆਲੇ ਜਿਲੇ ਚ ਚਲੇ ਜਾਈਏ। ਪਟਿਆਲੇ ਜਿਲੇ ਚ ਲਵੇ ਲਾਗੇ ਲਾਗੇ ਪਿੰਡ ਨੇ, ਹਣਾ ਇਥੇ ਇਕ ਪਿੰਡ ਹੈ ਦੋਹਲਾਂ ਪਿੰਡ ਦੇ ਵਿਚ ਉਥੇ ਹੋਣੇ ਦੋ ਨੇ ਇਕ ਛੱਡੋ ਦੋ ਨੇ ਦੋ ਆਪਣੇ ਉਥੇ ਆਹ ਬੂਟਿਆਂ ਦੇ ਆਪਣੇ ਹਣਾ flowers ਦੇ plant ਨੇ ਉਥੇ, ਕਿੰਨੇ ਬੜੇ ਬੜੇ plants ਨੇ ਉਹ ਦੇਖੋ ਹਨਾ ਉਥੇ ਉਹ ਕਿਥੇ ਤਾਂ ਉਹਨੇ ਜਦੋਂ ਉਹਨਾਂ ਦਾ ਸ਼ੁਰੂ ਹੋਇਆ ਸੀਗਾ ਕੰਮ ਸਿਰਫ ਉਨ੍ਹਾਂਦੇ ਜਿਹੜੀ ਜਿਥੇ ਉਹ plants ਉਗੰਦੇ ਨੇ ਨਾ ਅੱਜ ਦੇ ਟਾਈਮ ਚ ਓਥੇ ਇਸ ਟਾਈਮ ਤੁਸੀਂ ਜਾ ਕੇ ਦੇਖੋ ਇਕ ਨਾ ਜਿਵੇਂ ਆਪਾਂ ਕਹਿ ਦਈਏ ਹਵੇਲੀ type ਉਹਨੇ ਖੜਾ ਕਰਾਇਆ ਹੋਇਆ structure ਆਪਣਾ ਜਿਥੇ ਉਹ ਆਪਣੇ ਸਾਰੇ plants ਨੂੰ ਆਹ ਆਏਂ ਲਾ ਲੋ ਤੁਸੀਂ ਬੇਚਦੇ ਨੇ ਹਣਾ ਜਾ ਅੰਦਰ ਓਹਦੀ care ਵਗੈਰਾ ਕਰਦੇ ਨੇ ਵੀ ਇਕ ਜਿਵੇਂ ਹਵੇਲੀ ਪੂਰਾ palace ਹੁੰਦਾ ਨਾ ਵੀ ਜਿਵੇ ਆਪਾਂ ਪੁਰਾਣੇ ਜਮਾਨੇ ਚ ਵੇਖਦੇ ਸੀ ਜਿਵੇਂ ਹਾਂ ਜਿਥੇ ਉਹ ਕਰਦੇ ਨੇ ਹਣਾ ਉਹਵੇ ਉਨ੍ਹਾਂ ਨੇ ਬਣਾਇਆ ਹੋਇਆ ਹੈ factory ਨਹੀਂ ਬਣਾਈ ਅਗਲੇ ਨੇ ਇਕ ਉਹਨੇ ਅਪਣਾ ਰਹਿਣ ਦਾ ਵੀ ਬਣਾਇਆ ਵਿਚ double to triple story ਹੈ ਮੇਰੇ ਖਿਆਲ ਨਾਲ ਓਹੋ ਵੀ ਤਿਨ ਮੰਜ਼ਿਲੀ ਬਣਾਇਆ ਹੋਇਆ ਹੈ ਘਰ type ਜੋ ਭੀ ਲਗਾ ਲੋ ਹਣਾ ਤੁਸੀਂ ਆਪਾਂ ਕਹਿ ਸਕਦੇ ਆ ਉਹਨੂੰ

ਉਹਦੋਂ ਉਨ੍ਹਾਂਨੇ ਸ਼ੁਰੂ ਕੀਤਾ ਜਦੋਂ ਫੁੱਲ ਲਾਉਣੇ ਤਾਂ ਅੱਜ ਦੇ ਟਾਈਮ ਚ ਉਹ ਦੇਖੋ ਕਿਥੇ ਪਹੁੰਚੇ ਹੋਏ ਨੇ ਹਣਾ ਇਹ ਚੀਜ ਦੇਖੋ ਤੁਸੀਂ earn ਦੀ ਗੱਲ ਹੈ ਤੁਸੀਂ ਆਪਣੀ ਮਿਹਨਤ ਦਵੋ ਮਿਹਨਤ ਤਾ ਉਹ ਵੀ ਕਰ ਰਹੇ ਨੇ ਹਣਾ ਪਹਿਲਾਂ ਉਨ੍ਹਾਂਨੇ ਆਪਣੀ family ਨਾਲ ਸ਼ੁਰੂ ਕੀਤਾ ਸੀਗਾ। ਜਦੋ ਵੀ ਉਨ੍ਹਾਂਨੇ ਸ਼ੁਰੂ ਕੀਤਾ ਆਪਣਾ ਆਹ ਉਨ੍ਹਾਂਨੇ ਓਹਨਾ ਦੀ ਜਿਹੜੀ family ਹੁੰਦੀ ਸੀ ਉਹ ਨਾਲ ਉਹਨਾਂ ਨੂੰ ਲਵਾਕੇ ਫੇਰ ਉਹਨਾਂ ਨੇ ਉਹ ਸ਼ੁਰੂ ਕੀਤਾ ਉਹ business ਆਪਣਾ ਫੁਲਾਂ ਦਾ ਹਣਾ ਓ business ਉਹਨਾਂ ਦਾ ਚਲਦਾ ਚਲਦਾ- ਚਲਦਾ ਚਲਦਾ ਕਿਥੇ ਤਕ ਗਿਆ ਹੈ ਆਹ ਦੇਖਿਓ ਲੋ ਅੱਜ ਦੇ ਟਾਈਮ ਚ ਓਹੋ ਆਪਣੇ ਮੈਂ ਕਹਿਣਾਂ ਪੰਜਾਬ ਦੇ ਵਿਚ supply ਕਰਦੇ ਨੇ ਓਹੋ ਉਹ ਵੀ ਕਿਵੇਂ ਆਹਾ ਆਪਣੇ ਛੋਟੇ-ਛੋਟੇ ਕੰਮਾਂ ਤੋਂ ਸ਼ੁਰੂ ਹੋਕੇ ਤਾਂ ਹੀ ਇਹਨੀ ਵੱਡੀ ਤਕ ਪਹੁੰਚੇ ਨੇ ਉਹ ਤਾਂਹੀ ਅੱਜ ਉਹ achievement ਕਰਕੇ, ਤਾਂਹੀ ਉਨ੍ਹਾਂਦੀ ਅੱਜ ਇੰਨੀ improvement ਹੈ ਹਣਾ ਕਿਵੇਂ ਕਿਓਂਕਿ ਉਨ੍ਹਾਂਨੇ ਪਹਿਲਾਂ struggle ਕੀਤਾ ਉਹਨਾਂ ਨੇ ਦੇਖਿਆ ਵੀ ਯਾਰ ਹਾਂ ਵੀ ਯਾਰ ਆਪਾਂ ਪਹਿਲਾਂ ਤਾਂ ਅਹ ਵੀ ਕਿਥੇ ਤਾਂ ਫੁੱਲ ਬੂਟਿਆਂ ਦੀ ਕਰਦੇ ਸੀ ਹਣਾ ਅੱਜ ਦੇ ਟਾਈਮ ਆਪਾਂ ਕਿਥੇ ਕਰ ਰਹੇ ਹਾਂ ਇਨ੍ਹਾਂ ਦੀ ਵੀ ਆਪਣਾ ਕਿੰਨਾ ਫਾਇਦਾ ਉਨ੍ਹਾਂਨੂੰ ਇਕ ਮਤਲਬ ਕਿ ਉਨ੍ਹਾਂਨੂੰ ਸਾਲ ਚ ਪਤਾ ਲੱਗ ਗਿਆ ਸੀ ਹਾਂ ਵੀ ਯਾਰ ਵੀ ਫ਼ਸਲਾਂ ਨਾਲੋਂ ਵੀ, ਹੋਰ ਫਸਲਾਂ ਨਾਲੋਂ ਇਹ ਫ਼ਸਲ ਦੇ ਵਿਚ ਜ਼ਿਆਦਾ ਫਾਈਦਾ ਹੋ ਗਿਆ ਸਾਨੂੰ ਹਣਾ ਓਹਨੂੰ ਪਤਾ ਲੱਗ ਗਿਆ ਸੀ ਇਕ ਮਹੀਨੇ ਚ ਤੇ ਓਦੂੰ ਬਾਅਦ ਜਦੋਂ ਉਹਨਾਂ ਨੂੰ ਪਤਾ ਲੱਗਿਆ, ਓਹਨਾ ਨੇ ਸ਼ੁਰੂ ਕਿ ਕੀਤਾ, ਉਹਨਾਂ ਨੇ ਆਪਣਾ ਓਵੇਂ ਹੀ Business ਬਣਾ ਲਿਆ ਉਹਨੂੰ ਜਦੋਂ Business ਬਣਾਇਆ ਹਣਾ ਉਹਨਾਂ ਦਾ ਫਾਇਦਾ ਹੋਣਾ ਸ਼ੁਰੂ ਹੋ ਗਿਆ ਉਹਨਾਂ ਦਾ ਘਰ ਦਾ ਖਰਚਾ-ਪਾਣੀ ਵਧੀਆ ਚਲਣ ਲੱਗ ਗਿਆ, ਜੇੜਾ ਓਹਨਾ ਨੇ ਇਕ ਹੋਰ ਕੀਤਾ, ਸਗੋਂ ਉਨ੍ਹਾਂਨੇ ਪਹਿਲਾਂ loan ਨਹੀਂ ਸੀਗਾ, ਹੁਣ ਫੁਲਾਂ ਤੇ loan ਲੈ ਲਿਆ, ਵੀ ਹਾਂ ਭਾਈ ਸਾਨੂ ਫੁਲਾਂ ਦੀ ਖੇਤੀ ਵਧਾਉਣੀ ਹੈ. ਲੱਥਾ ਲੋਕਾਂ ਨੇ ਕਿ ਕਿਹਾ ਯਾਰ ਲੈ ਤੂੰ ਕਿ ਫੁੱਲ ਉਗਾ ਕੇ ਹੁਣ ਤੂੰ ਕਿ ਕਰ ਲਏਂਗਾ ਹਣਾ, ਕਿ ਮਹਿਲ ਖੜਾ ਕਰ ਲੈਂਗਾ, ਜੇ ਕਰ ਲੇ ਗਾ ਵੋ ਕਰ ਲੇਗਾ ਉਹਨੇ ਲੋਕਾਂ ਦੀ ਪ੍ਰਵਾਹ ਨੀ ਕੀਤੀ, ਉਹਨੂੰ ਪਤਾ ਸੀ ਵੀ ਯਾਰ in future ਇੱਹ business ਦੇ ਵਿਚ ਬਹੁਤ ਫਾਇਦਾ ਹੈ ਹਣਾ ਵੀ ਆਪਾਂ ਜੇ ਫੁਲਾਂ ਦਾ business ਕਰੀਏ ਤਾਂ ਇਹਦੇ ਚ ਦੁਗਣਾ- ਤਿਗਣਾ ਫਾਇਦੇ ਉਹਨਾਂ ਦੇ ਦਰਬਾਰ ਸਾਹਿਬ ਤਕ ਵੀ ਅਹ ਜਿਹੜੇ ਫੁੱਲ ਨੇ ਉਹ ਵੀ ਜਾਂਦੇ ਨੇ ਹੁਣ ਵੀ ਅੱਜ ਦੇ ਟਾਈਮ ਚ ਵੀ ਦੋ ਹਜ਼ਾਰ ਤੇਈ ਚਾਲ ਰਿਹਾ ਹੈ ਓਹਨਾ ਦੇ ਦਰਬਾਰ ਸਾਹਿਬ ਹੋ ਗਿਆ, ਹੋਰ ਕਿਤੇ ਵੀ ਫੁੱਲ ਵਗੈਰਾ ਚੜ੍ਹਾਉਣੇ ਹੁੰਦੇ ਨੇ ਕਿੰਨੇ ਉਹਨਾਂ ਦੇ ਫੁੱਲ ਜਾਂਦੇ ਨੇ ਕਿਵੇਂ ਉਨ੍ਹਾਂ ਦਾ ਕੰਮ ਕਿ ਹੈ ਉਹ seed ਤਿਆਰ ਕਰਦੇ ਨੇ seed ਵੀ ਤਿਆਰ ਕਰਦੇ ਨੇ ਫੁੱਲ ਵੀ ਵੇਚਦੇ ਨੇ ਉਨ੍ਹਾਂ ਕੋਲ ਜਗਾਹ ਪਹਿਲਾਂ ਕਿਲਾ ਸੀਗਾ। ਕਿਲੇ ਓਹਨਾ ਕੋਲ ਅੱਜ ਦੇ ਟਾਈਮ ਦੇ ਵਿਚ ਜਿਥੇ ਓਹਨਾ ਦਾ ਹੇਗਾ ਦੋ ਕਿਲੇ ਤਾਂ ਉਨ੍ਹਾਂਨੇ ਆਪਣਾ ਸਿਰਫ ਵੀ ਛੋਟਾ ਜਿਹਾ plant ਤਿਆਰ ਕੀਤਾ। ਸਿਰਫ ਛੋਟਾ ਜਿਹਾ। ਜਿਸ ਵਿਚ regular ਫੁੱਲ ਕਰਨੇ ਨੇ ਜਿਹੜੇ ਉਨ੍ਹਾਂਨੇ imported ਫੁੱਲ ਨੇ ਉਨ੍ਹਾਂਨੇ ਘਟ ਤੋਂ ਘਟ ਤਿਨ-ਚਾਰ ਕਿਲੇ ਲਿੱਤੇ ਹੋਏ ਨੇ. ਉਹਦੇ ਵਿਚੋਂ ਕਲੇ ਜਿਹੜੇ ਆਪਣੇ ਬਾਹਰ-ਅੰਦਰ ਲੈ ਫੁੱਲ ਹੋ ਗਿਏ ਹਣਾ ਜਿਥੇ ਉਹਨਾਂ ਨੇ ਆਪਣੀ ਜਗਾਹ ਬਣਾਈ ਹੈ ਜਿਹੜੀ। ਕਿਲੇ ਚ ਤਾਂ ਉਨ੍ਹਾਂਨੇ ਆਪਣਾ ਉਹ ਖੜਾ ਕੀਤਾ ਹੋਇਆ ਹੈ ਵੀ ਜਿਥੇ ਉਹਨਾਂ ਦਾ structure ਹੈ. ਜਿਹੜੀ ਥੋਨੂੰ ਮੈਂ ਦਸ ਰਿਹਾਂ building ਬਣਾਈ ਹੋਇ ਹੈ. ਅੱਧੇ ਕਿਲੇ ਕਿੱਲੇ ਚ ਤਾਂ ਉਹ ਬਣਾਈ ਹੈ ਉਨ੍ਹਾਂਨੇ

ਅੱਜ ਦੇ ਟਾਈਮ ਚ ਸਟ੍ਰਾਬੇਰੀ ਉਗ ਰਹੀਆਂ ਨੇ ਪਹਿਲਾਂ ਪੰਜਾਬ ਦੇ ਵਿਚ ਕਿਤੇ ਸਟ੍ਰਾਬੇਰੀ ਨਹੀਂ ਉਗਦੀ ਸੀ ਹੁਣ ਉਹ ਦੇਖੋ ਆਪਣੇ ਇਧਰਲੇ ਏਰੀਏ ਚ ਸ਼ੁਰੂ ਹੋ ਗਈਆਂ ਮਾਲਵੇ ਚ ਹਣਾ ਵੀ ਅਪਣਾ ਸਟ੍ਰਾਬੇਰੀ ਵੀ ਉਗਾਨ ਲੱਗ ਗਏ ਲੋਕ ਹਣਾ ਉਨ੍ਹਾਂਨੇ ਸਟ੍ਰਾਬੇਰੀ ਤੋਂ ਸ਼ੁਰੂ ਕਰ ਲਿਆ ਲੋਕਾਂ ਨੇ. ਉਨ੍ਹਾਂਨੂੰ ਦੇਖ-ਦੇਖ ਕੇ

ਹੁਣ ਕਿਥੇ ਉਹ ਕਿਥੇ ਤਾਂ ਕੱਲੇ ਥੱਲੇ labor ਨੀ ਕੰਮ ਕਰ ਰਹੀ ਹੈ. ਕਿਥੇ ਉਹ ਕਿਸਿਦੇ ਥੱਲੇ ਸੀਗੇ। ਹੁਣ ਉਹ ਆਪਣਾ ਆਪ ਦਾ business ਚਲਾ ਰਹੇ ਨੇ. ਅੱਜ ਦੇ ਟਾਈਮ ਚ ਉਹ ਇੰਨੀ ਜਾਂਦਾ earning ਕਰ ਰਹੇ ਨੇ ਵੀ ਉਹਦੀ ਉਹਨਾਂ ਦੀ ਜਿਹੜੀ ਸਾਰੀ family well educated ਵੀ ਹੈ ਹਣਾ well settled ਹੈ ਹਣਾ ਸਾਰਾ ਕੁਛ ਓਹਨਾਂ ਦਾ ਕੰਮ ਸਹੀ ਆ ਜੇ ਉਹ ਵੀ ਉਸ ਟਾਈਮ ਵੀ ਹਾਂ ਲੋਕਾਂ ਦੀਆਂ ਗਲਾਂ ਚ ਆ ਜਾਂਦੇ ਵੀ ਯਾਰ ਬਾਈ ਨਹੀਂ ਫੁਲਾਂ ਦੇ ਕੰਮ ਚ ਕਿਹੜਾ ਫਾਇਦਾ ਹੈ ਇਹ ਆ ਵੋ ਆ ਅਗਲਾ ਕਹਿੰਦਾ ਯਾਰ ਛੱਡ ਕਿਹੜਾ ਕਰੂਗਾ but ਨਹੀਂ ਉਨ੍ਹਾਂਨੂੰ ਪਤਾ ਸੀਗਾ

ਇਸ ਕਰ ਕੇ ਆਪਾਂ ਕਹਿੰਦੇ ਹਾਂ ਆਹ ਜਿਹੜੀ ਫੁਲਾਂ ਦੀ ਖੇਤੀ ਹੈ ਉਹ ਬਹੁਤ ਹੀ ਜ਼ਿਆਦਾ ਆਪਾਂ ਨੂੰ benefit ਦੇਊਂਗੀ। ਆਨ ਵਾਲੇ ਟਾਈਮ ਚ ਆਈ ਨੀ ਕਹਿੰਦੇ ਹਾਂ ਯਾਰ ਜੇ ਕਣਕ ਜਾ ਚਾਵਲ ਜਾ ਹੋਰ ਜਿਹੜੀ ਚੀਜ ਵੀ ਉਗਾਉਣੇ ਹੋ ਆਲੂ ਉਗਾਉਣੇ ਹੋ ਹੋਰ ਕੁਛ ਉਗਾਉਣੇ ਹੋ ਉਹ ਚੀਜ ਛੱਡ ਦਿਯੋ ਨਹੀਂ

but ਜਿਹੜੀ ਇਹ ਦੋ ਫ਼ਸਲਾਂ ਨੇ ਇਹ ਹੀ ਹੈ ਜਿਹੜੀ ਘੱਟ ਉਗਦੀ ਹੈ ਹਣਾ ਕਪਾਹ ਹੀ ਹੈ ਕਪਾਹ ਤੁਸੀਂ ਲਾ ਸਕਦੇ ਹੋ ਜਦ ਮਰਜੀ ਲਗਾ ਲੋ. but ਜਿਹੜੀ ਆਹ ਚੀਜ ਹੈ ਇਸ ਚੀਜ਼ ਨੂੰ ਆਪਾਂ ਜਾਂਦਾ ਪ੍ਰਫੁੱਲਿਤ ਕਰੀਏ, ਫੁਲਾਂ ਦੀ ਖੇਤੀ ਨੂੰ

ਅਗਲੇ ਨੂੰ ਆਏਂ ਕਹੋ ਵੀ ਨਹੀਂ ਯਾਰ ਅਸੀਂ ਤਾਂ ਚੰਗਾ ਕਮਾਉਂਦੇ ਹਾਂ ਤੂੰ ਵੀ ਕਮਾ ਕਿਉਂਕਿ ਸਾਨੂ ਪਤਾ ਹੈ ਇਸ ਚ ਫਾਇਦਾ ਹੈ, ਹਾਂ ਜੇ ਤੂੰ ਆਪਣਾ ਵੀ ਜੇ ਤੇਰੇ ਕੋਲ ਦੱਸ ਕਿਲੇ ਹੈਂ ਦੱਸ ਕਿਲਿਆਂ ਚ ਤੂੰ ਆਈ ਕਰ ਵੀ ਅਪਣਾ ਪੰਜ ਕਿਲਯਾ ਚ ਕਣਕ ਲਾ ਲੈ ਪੰਜ ਕਿਲਿਆਂ ਚ ਤੂੰ ਆਪਣੀ ਆਹ ਲਾ ਲੈ ਭਾਈ flowers ਦਾ business ਸ਼ੁਰੂ ਕਰ ਹਾਂ ਇਕ ਵਾਰ ਤੁਹਾਨੂ ਦੇਖੋ ਖਰਚਾ ਹਰ ਇਕ ਚੀਜ਼ ਚੇ ਕੋਈ ਵੀ ਕਾਮ ਐ ਅੱਪਾਂ ਨੂ ਇਕ ਵਾਰ ਤਾਂ ਕਰਨਾ ਪੈਂਦਾ ਹੀ ਪੈਂਦਾ ਚਾਹੇ ਤੁਸੀ loan ਲਾਓ ਕੁਛ ਵੀ ਕਾਰੋ ਉਹ ਵੀ ਆਏਂ ਲਾ ਲਓ ਵੀ ਕਰਨਾ ਹੀ ਪੈਣਾ ਹੈ ਵੀ ਸ਼ੁਰੂ ਹਾਂ but ਜਦੋਂ ਤੂਹਾਨੂੰ ਸ਼ੁਰੂ ਕਰ ਲਿਆ, ਉਦੂੰ ਬਾਅਦ ਦੇਖੋ ਤੁਹਾਡਾ ਫਾਇਦਾ ਕਿੰਨਾ ਹੁੰਦਾ ਹੈ ਹਣਾ ਓਦੂੰ ਬਾਅਦ ਜਿਹੜੇ ਤੂਹਾਡੇ ਵੀ ਉੱਦਾਂ ਵੀ ਤੁਸੀਂ ਵੀ ਨਹੀਂ set ਹੈਗੇ ਤੁਸੀਂ ਐਨ set ਹੋ ਜਾਉਂਗੇ ਹਣਾ

ਆਹ ਪਹਿਲਾਂ fruits ਦੀ ਖੇਤੀ ਘਟ ਹੁੰਦੀ ਸੀ ਆਪਣੇ ਪੰਜਾਬ ਚ ਹੁਣ fruits ਦੀ ਖੇਤੀ ਵੀ ਹੋਣ ਲੱਗ ਗਈ ਵਧੀਆ ਹਣਾ ਪਹਿਲਾ ਆਪਣੇ ਆਹ ਜਿਵੇਂ ਪਹਿਲਾਂ ਦਸ ਕੇ ਹਟੇ ਜਿਵੇਂ ਆਪਣੇ ਹੁਣ strawberries ਨੇ ਆਪਣੇ ਪੰਜਾਬ ਚ ਕਦੀ ਨੀ ਹੋਣ ਲੱਗੀਆਂ ਸੀ ਗਿਆ strawberries ਹੁਣ strawberries ਹੋਣ ਲੱਗ ਗਈਆਂ। ਹੋਰ ਚੀਜਾਂ ਨੇ ਏਹ ਵੀ ਹੋਣ ਲੱਗ ਗਈਆਂ। ਹੁਣ ਜਿਵੇਂ ਆਪਾਂ ਵਿਦੇਸ਼ੀ fruit ਲੈਣੇ ਆ ਹਣਾ ਕਈ ਜੇ ਆਪਣੇ ਇਧਰ ਵੀ ਉਹ ਵਿੱਕਗੇ ਆਪਣਾ ਸਗੋਂ ਹੋਰ ਦੇਸ਼ਾਂ ਨਾਲੋਂ ਜਿਹੜਾ environment ਹੈ ਸਬ ਤੋਂ ਵਧੀਆ ਹੈ

ਹਣਾ ਨਵੀ ਨਵੀ ਚੀਜ ਆਪਣੇ ਆਉਣਗੀਆ, ਸਗੋਂ ਇਕ ਚੀਜ ਦੇਖੋ ਮਹਿੰਗਾਈ ਵੀ ਆਪਾਂ ਹੀ ਘਟਾ ਸਕਦੇ ਹਾਂ ਕਿਸਾਨ ਜਿਹੜੇ ਹੈ, ਐ ਹੀ ਘਟਾ ਸਕਦੇ ਨੇ, ਕਿਵੇਂ ਕਿਓਂਕਿ ਜਿਹੜੀਆਂ ਹੁਣ ਚੀਜਾਂ ਬਾਹਰੋਂ ਆਉਂਦੀਆਂ ਉਹਨਾਂ ਤੇ food tax ਵੀ ਲੱਗਣਾ ਠੀਕ ਆ ਪਬਲਿਕ ਟੈਕਸ ਜੋ ਵੀ ਟੈਕਸ ਵਗੈਰਾ ਸਾਰਾ GST ਵਗੈਰਾ ਲੱਗਣਾ ਹੀ ਲੱਗਣਾ ਹੈ ਹਣਾ ਓਹੀ ਜਿਹ ਤੁਸੀਂ ਆਪਣਾ ਇਥੇ ਲਗਾ ਰਹੇ ਹੋ country tax ਬਚਦਾ ਹੈ ਥੋਡਾ ਹਣਾ fruit tax ਤਾਂ ਚਲੋ ਜਿਹੜਾ ਮਾੜਾ ਮੋਟਾ ਲੱਗਣਾ GST ਲੱਗਣਾ ਉਹ ਤਾਂ ਲੱਗਣਾ ਹੀ ਲਗਣਾ ਪਰ ਫਿਰ ਭੀ ਉਨ੍ਹਾਂਦਾ rate ਦਾ ਕਿੰਨਾ ਫਰਕ ਪਊਗਾ

ਜੇ ਆਪਾਂ ਕਣਕ, ਚੋਲ ਤੋਂ ਅਲਾਵਾ ਵੀ ਖੇਤੀਆਂ ਕਰੀਏ। ਆਪਾ ਏਹ ਨੀ ਕਹਿੰਦੇ ਕਿ ਕਣਕ, ਚਾਵਲ ਛੱਡੋ ਹਨ ਜਾ ਹੋਰ ਚੀਜਾਂ ਛੱਡੋ ਐਹ ਵੀ ਉਗਾਓ ਕਿਓਂਕਿ ਆਪਾਂ ਖਾਣਾ ਪੀਣਾ ਤਾ ਐਹੀ ਹੈ but ਇਹ ਤੋਂ ਅਲਾਵਾ ਵੀ ਤੁਸੀਂ ਖੇਤੀ ਕਰਨੀ ਸ਼ੁਰੂ ਕਰੋ ਇਹ ਤੋਂ ਅਲਾਵਾ ਨਵੀ-ਨਵੀ ਚੀਜਾਂ ਦੀਆਂ ਖੇਤੀ ਕਰਨੀਆਂ ਸ਼ੁਰੂ ਕਰੋ ਹਣਾ ਜੇ ਆਪਾਂ ਨਵੀਆਂ ਖੇਤੀ ਕਰਾਂਗੇ, ਤਾਂ ਆਪਾਂ ਅੱਗੇ ਵਧਾਂਗੇ ਹਣਾ ਤਾਂ ਆਪਣਾ ਪੰਜਾਬ ਅੱਗੇ ਵਧੁਗਾ ਹਣਾ ਕੋਈ ਵੀ ਪੰਜਾਬ ਛੱਡੋ ਕੋਈ ਵੀ state ਆ ਹਰ ਏਕ state ਵਾਲੇ ਨੂੰ ਸੋਚਣਾ ਚਾਹੀਦਾ ਵੀ ਹਾਂ ਆਪਾ ਨੂੰ ਨਵੀ ਚੀਜ try ਕਰਨੀ ਚਾਹੀਦੀ ਹੈ ਹਣਾ

ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਹੈ ਟੀਨੂੰ ਮੈਂ ਕੁੰਬੜੇ ਪਿੰਡ ਦੀ ਰਹਿਣ ਵਾਲੀ ਹਾਂ, ਅੱਜ ਮੈਂ ਤੁਹਾਡੇ ਸਾਹਮਣੇ ਭਟਕਦੇ ਬੰਦੇ ਬਾਰੇ ਚਾਨਣ ਪਾਉਣਾ ਚਾਹੁੰਦੀ ਹਾਂ। ਕੁਰਾਹੇ ਪਏ ਸੀ ਭਟਕਦੇ ਵੇਖੋ ਕਈ ਖਾਨਾਬਦੋਸ਼, ਅੰਦਰੋ ਬੜੇ ਪਰ ਹੋਤਾ ਸੀ ਬਿਲਕੁੱਲ ਖਾਮੋਸ਼ ਵੀਰਾਨ ਸੀ ਇਹ ਜ਼ਿੰਦਗੀ, ਬੰਜ਼ਰ ਜਿਹੀ ਧਰਤੀ ਦੇ ਵਾਂਗ, ਦੁਨੀਆ ਦਾ ਕੀ ਹੈ ਸੋਚਣਾ, ਆਪਣੇ ਵੀ ਨਹੀਂ ਹੈ ਹੋਸ਼, ਆਪਣੀ ਹੀ ਸੋਚ ਕਰਕੇ ਫਿਰਕਮੰਦੀ ਦੀ ਗੁਲਾਮ ਕੇਵਲ ਵਿਖਾਵੇ ਬਾਅਦ ਤਾਂ ਉਹ ਬਣੇ ਹੋਏ ਨੇ ਸਰਫੋਰਸ, ਹਰਦੇਵ ਗੁਰੂ ਦੇ ਰੂਪ ਅੰਦਰ ਮਿਲ ਗਏ ਇਹ ਰਹਿਨੁਮਾ, ਜ਼ਿੰਦਗੀ ਹੁਣ ਸੰਭਲ ਗਈ ਹੈ, ਜੀਣ ਦਾ ਆਇਆ ਹੈ ਜੋਸ਼। ਹੁਣ ਤਾਂ ਮੰਜ਼ਿਲ ਸਾਹਮਣੇ ਆ, ਰਾਹ ਵੀ ਲੰਮੇਰੀ ਨਹੀਂ, ਜੇ, ਜੇ ਹੀ ਜੇ ਹੁਣ ਹੋਏਗੀ ਜੇ ਕਦਮ ਰੱਖਿਆ ਪੋਚ ਪੋਚ, ਇਹ ਪੈਗੰਬਰ ਦੀ ਇਨਾਹਿਤ ਕੀ ਦੁਨੀਆ ਦਾ ਨਕਸ਼ਾ ਬਦਲਿਆ, ਕੋਮਲ ਸਿਤਾਰੇ ਮੂੰਹ ਸਿਰੇ, ਅੱਜ ਕੱਲ੍ਹ ਹੈ ਪੂਰੇ ਹੋਸ਼, ਦੋਸਤੋ ਭਗਤੀ ਬਿਨਾ ਇਹ ਜ਼ਿੰਦਗੀ ਬੇਕਾਰ ਹੈ। ਫਿਰ ਜੇ ਹੋਈ ਨਹੀਂ ਤਾਂ ਆਸ਼ਕੀ ਬੇਕਾਰ ਹੈ। ਮਿਹਨਤ ਮੁਸ਼ੱਕਤ ਕਰਨ ਦਾ ਇਹ ਨਾਮ ਯਾਰੋ ਜ਼ਿੰਦਗੀ, ਕਬਰਾਂ ਦੀ ਖਾਮੋਸ਼ੀਆਂ ਦੀ ਸ਼ਾਂਤੀ ਬੇਕਾਰ ਹੈ, ਮੇਰੀ ਸਲਾਹ ਹੈ ਦਿਲ ਨੂੰ ਜੇ ਸੁਣ ਲਿਉ, ਭੈਣੋ ਤੁਸੀਂ ਅਮਲ ਜੇ ਕਰਨਾ ਨਹੀਂ ਤਾਂ ਬੰਦਗੀ ਬੇਕਾਰ ਹੈ। ਦਰਦ ਜੇ ਦਿਲ ਵਿੱਚ ਨਹੀਂ ਅਤੇ ਪਿਆਰ ਦੀ ਤੋਫੀਕ ਨਹੀਂ, ਜਿਸਮ ਦੇ ਵਿੱਚ ਸੁਆਸ ਨਹੀਂ ਤਾਂ ਆਦਮੀ ਬੇਕਾਰ ਹੈ। ਪਿਆਰ ਦਾ ਅਹਿਸਾਸ ਨਹੀਂ, ਇਨਸਾਨੀਅਤ ਦਾ ਦਰਦ ਨਹੀਂ ਬੰਦ ਕਰ ਕੋਮਲ ਅਜਿਹੀ ਸ਼ਾਇਰੀ ਬੇਕਾਰ ਹੈ। ਮਿਲ ਗਿਆ ਪ੍ਰੀਤਾਂ ਦੇ ਮੋਤੀ ਹੋ ਗਏ ਪੂਰੇ ਨੇ ਖਾਅਬ ਦੂਰ ਹੋੇਏ ਨੇ ਪਲਾਂ ਵਿੱਚ ਦਰਦ ਸੀ ਜੋ ਬੇਹਿਸਾਬ ਮੰਨ ਕੇ ਇਸਦ ਬਚਨ ਜੋ ਆਪਣੀ ਚਾਲਾਕੀ ਛੱਡ ਕੇ ਸੱਚ ਦੇ ਵਿਉਂ ਪਰ ਅੰਦਰ ਹੋ ਗਏ ਉਹ ਕਾਮਯਾਬ, ਜਾਣ ਕੇ ਸਭ

ਇਸ਼ਕ ਦਾ ਚੜਿਐ ਨਸ਼ਾ, ਛੱਡ ਗਈ ਮੈਨੂੰ ਸ਼ਰਾਬ, ਹੋ ਜਾਏ ਨੁਕਸਾਨ ਪੂਰਾ, ਹੋ ਜਾਏਗਾ ਸਮੇਂ ਨਾਲ ਇੱਕ ਵਾਰ ਜਾ ਕੇ ਫੇਰ ਆ ਸਕਦੀ ਨਹੀਂ ਜੱਦੇ ਆਬ, ਮੇਰੀ ਗੱਲ, ਮੇਰੀ ਗਜ਼ਲ ਦੇ ਸ਼ੇਅਰ ਸੁਣ ਮਹਿਬੂਬ ਦਿੱਤੀ ਖੂਬ ਦਾਤ, ਹਰ ਸ਼ਹਿਰ ਕੋਮਲ ਦੀ ਗਜ਼ਲ ਦਾ ਲੱਗ ਰਹੇ ਲਾਜਵਾਬ, ਟੁੱਟੇ ਹੋਏ ਦਿਲ ਦੀ ਵੇਖਿਆ ਦਿਲਬਰੀ ਕਰਦੇ ਹਜ਼ੂਰ, ਬੇਵੱਸੀ ਤੋਂ ਦੂਰ ਉਸਦੀ ਜ਼ਿੰਦਗੀ ਕਰਦੇ ਹਜ਼ੂਰ, ਕੋਈ ਨਾ ਦੇਵੇ ਦਗਾ, ਨਾ ਹੀ ਕਰੇ ਕੋਈ ਤੋਹਰੀਨ, ਇਸ ਸੁਚੱਜੀ ਸੋਚਕੀ ਨੇ ਬੇਤਹਰੀ ਕੋਈ ਕਰਦੇ ਹਜ਼ੂਰ, ਬਦਖੋਹੀ ਜਿਹੀ ਹਵਾ ਵੀ ਧਰਤੀ ਤੇ ਹੈ, ਮਨ ਮਨ ਖੜਾਲ, ਕੌਣ ਪਾਣੀ ਕਰਕੇ ਨਿਰਮਲ ਤਾਜ਼ਗੀ ਕਰ

ਥਾਂ ਨਹੀਂ ਖਾਲੀ ਰਹੀ ਨਾ ਹੀ ਰਿਹਾ ਕੋਈ ਫਾਸਲਾ, ਜੀਣ ਦਾ ਆਇਆਂ ਸਲੀਕਾ, ਰੂਹ ਅਨਿਤਤ ਹੋ ਗਈ, ਭਰ ਗਿਆ ਗਿਆਂਨ, ਦਾਤੇ ਗਿਆਨ ਅੰਦਰ ਨਾ ਫੈਲਾਅ ਹੁਣ ਹਨੇਰੇ ਧੌਣ ਦੀ ਨਹੀਂ ਲੋੜ ਕਿਧਰੇ ਪਏਗੀ, ਗਿਆਨ ਦੇ ਦੀਪਕ ਨੇ ਕੀਤਾ ਚਾਨਣ ਹਰੇਕ ਜਗ੍ਹਾ, ਜ਼ਿੰਦਗੀ ਹੋਈ ਸੁਖਾਲੀ, ਢੱਲ ਗਈ ਹੈ ਹਰ ਬਲਾ, ਬੀਤ ਗਏ ਨੇ ਅਨੇਕ ਰੂਹ ਨੂੰ ਹੁਣ ਮਿਲਿਆ ਸਕੂਨ, ਵੱਸ ਗਏ ਨੇ ਆਲ੍ਹਣੇ ਤੇ ਖੰਭ ਹੀ, ਝੁਲਸੇ ਨਹੀਂ ਪ੍ਰਾਣ ਭੁਖੇਰੇ ਅਤੇ ਕੋਮਲ ਵਰਸੇ ਆਏ ਮੰਗੇਲਾ ਪਿਆਾਰ ਦੇ ਇਸ ਮਿਸ਼ਨ ਤੇ ਇਹ ਖਾਸਲਾ ਬਣਦਾ ਬਣਦਾ ਗਿਆ ਆਦਮੀ ਦਾ ਆਦਮੀ ਨਾਲ ਰਾਬਤਾ ਬਣਦਾ ਗਿਆ। ਬਿਨ ਰੁਕੇ ਤੁਰਦੇ ਰਹੇ, ਹੁੰਦਾ ਰਿਹਾ ਸੋਹਣਾ ਸਫਰ

ਤੁਰ ਪਏ ਜੋ ਨਾਲ ਇਹਦੇ ਪੈਰ ਤੇਹੇ ਚੁੰਮ ਲਏ, ਇਸ ਤਰ੍ਹਾਂ ਇਹ ਖੂਬਸੂਰਤ ਕਾਰਵਾਂ ਬਣਦਾ ਗਿਆ। ਜ਼ਾਬਤਾ ਖੁਸ਼ਹਾਲ ਹੋਇਆ ਆਦਮੀ ਹੈ ਹੁਣ ਬੜਾ ਜੀਵਨ ਜੋ ਇਹਦੇ ਪਿਆਰ ਦਾ ਹੈ ਵਾਸਤਾ ਬਣ ਗਿਆ। ਹੋ ਗਈ ਹੈ ਰੌਸ਼ਨੀ ਅਤੇ ਹਨੇਰ ਹੁਣ ਜਾਂਦਾ ਰਿਹਾ। ਸੱਚ ਦਾ ਕੋਮਲ ਹੁਨਰ ਤੱਕ ਰਸਤਾ ਬਣਦਾ ਗਿਆ । ਚੱਲੋ ਨਾਕਾਮ ਸੋਚ ਨੂੰ ਕੋਈ ਦੱਸ ਪਾਈਏ ਸੱਚ, ਹਰ ਸੋਚ ਨੂੰ ਹਰ ਸਮਝ ਨੂੰ ਹਾਮੀ ਬਣਾਈਏ ਸੱਚ ਦੀ, ਮੁਰਸ਼ਦ ਦੀ ਹੱਟੀ ਚੱਲ ਰਹੀ ਹੈ ਅਤੇ ਯੁੱਗਾਂ ਤੋਂ ਅੱਜ ਦੀ ਆਉ ਆਪਾਂ ਚੱਲ ਕੇ ਹਰ ਸ਼ਹਿ ਲਿਆਈਏ ਸੱਚ ਦੀ, ਝੂਠ ਹੈ ਪ੍ਰਧਾਨ ਹੁੰਦਾ ਪਰ ਸਮਿਆਂ ਦਾ ਥੋੜ੍ਹੇ ਲਈ, ਸੱਚ ਰਹੇ ਪ੍ਰਵਾਨ ਉਹ ਬਸਤੀ ਵਸਾਈਏ ਸੱਚ ਦੀ, ਦੀਪ

ਸੱਚ ਦੇ ਅਨੁਸਾਰ ਹੀ ਕਰਤਾਰ ਕੋਮਲ ਬਣ ਸਕੇ। ਹੂ ਬ ਹੂਬ ਸੱਚ ਬਣੇ ਸ਼ੋਭਾ ਵਧਾਈਏ ਸੱਚ ਦੀ। ਘਰ ਘਰ ਫੈਲਾਈ ਜਾਉ ਸੱਚ ਦੀ ਆਵਾਜ਼ ਨੂੰ, ਮੁਰਸ਼ਦ ਹੀ ਖਲੋਂਦਾ ਹੈ ਇਸ ਰੱਬੀ ਰਾਜ ਨੂੰ, ਹੁਣ ਪਿਆਰ ਵਾਲੇ ਨਗਮੇ ਗਲੀਆਂ ਚੋਂ ਗੁੰਜ਼ਦੇ ਨੇ, ਸਤਿਗੁਰ ਨੇ ਛੇੜਿਆ ਹੈ ਇਸ ਇਲਾਹੀ ਸਾਜ਼ ਨੂੰ,

ਫਿਰ ਰੱਬ ਦੇ ਘਰ ਦੇ ਸਾਰੇ ਹੀ ਰਾਜ ਸਮਝ ਲਉਗੇ, ਇਹਦੇ ਕੋਲ ਆਉ ਕਰ ਖਾਲੀ ਦਿਮਾਗ ਨੂੰ, ਜੇ ਨਹੀਂ ਯਕੀਨ ਕੋਮਲ ਤੇ ਤਾਂ ਅਜ਼ਮਾ ਕੇ ਤੱਕ ਲਿਉ, ਇਹ ਬਦਲਦਾ ਹੈ ਪਲ ਵਿੱਚ

ਕਰ ਪਰ ਉਪਕਾਰ ਗੁਰੂ ਦੀ ਕਿਰਪਾ ਬਣ ਜਾਵੇ, ਕੋਈ ਵੱਡਾ, ਛੋਟਾ, ਉੱਚਾ, ਨੀਂਵਾਂ ਸਤਿਗੁਰੂ ਨਹੀਂ ਤੱਕਦਾ, ਸਭਨਾ ਤੇ ਇਕਸਾਰ ਗੁਰੂ ਦੀ ਕਿਰਪਾ ਬਣ ਜਾਵੇ। ਜਿਸਮ ਸ਼ਿੰਗਾਰਨ ਨਾਲ ਸੁਹੱਪਣ ਤਨ ਦਾ ਹੁੰਦਾ ਹੈ। ਮੰਨਦਾ ਹੋਏ ਸ਼ਿੰਗਾਰ ਗੁਰੂ ਦੀ ਕਿਰਪਾ ਬਣ ਜਾਵੇ, ਜਿਸ ਮਿਲਿਆ ਜਨਮਾਂ ਦੀ ਕੈਦ ਚੋਂ ਮੁਕਤੀ ਮਿਲ ਜਾਵੇ। ਰੱਬ ਦਾ ਹੋਏ ਦੀਦਾਰ, ਗੁਰੂ ਦੀ ਕਿਰਪਾ ਹੋ ਜਾਵੇ, ਹਾਂ ਵੀ ਨਾਲ ਮਿਲਾ ਅਤੇ ਘੁੰਮਣ ਘੇਰੀ ਹਾਵੀ ਹੋ ਜਾਂਦੀ, ਭਵਸਾਗਰ ਹੁੰਦਾ ਪਾਰ ਗੁਰੂ ਦੀ ਕਿਰਪਾ ਬਣ ਜਾਵੇ। ਕਦੇ ਚਤੁਰ ਚਾਲਾਕੀ ਨਾਲ ਗੁਰੂ ਖੁਸ਼ ਹੋਇਆ ਨਾ, ਕੋਮਲ ਹੁੰਦੇ ਸਵੀਕਾਰ ਗੁਰੂ ਦੀ ਕਿਰਪਾ ਬਣ ਜਾਵੇ, ਭਾਂਤ ਭਾਂਤ ਦੇ ਫੁੱਲ ਖਿੜੇ ਨੇ ਕਿਆਰੇ ਵਿੱਚ ਵੱਖੋ ਵੱਖ ਇਨਸਾਨ ਨੇ ਦੁਨੀਆਂ ਸਾਰੀ ਵਿੱਚ, ਇਨਸਾਨਾਂ ਵਿੱਚ ਵਿਤਕਰਾ ਦਾ ਝਗੜਾ ਕਿਉਂ, ਫੁੱਲ ਤਾਂ ਮਿਲਕੇ ਰਹਿੰਦੇ ਨੇ ਫੁਲਕਾਰੀ ਵਿੱਚ, ਇੱਕ ਨੂੰ ਰੱਬ ਪ੍ਰਤੱਖ ਹੈ, ਦੂਜਾ ਅਣਜਾਣ ਫਰਕ ਹੈ ਇਹ ਸੰਸਾਰੀ ਅਤੇ ਨਿਰੰਕਾਰੀ ਵਿੱਚ, ਸੱਚ ਬੋਲਣ ਵਾਲੇ ਨੂੰ ਲੋਕ ਸਲਾਹੁੰਦੇ ਨੇ, ਹੁੰਦੀ ਹੈ ਬਦਨਾਮੀ ਬੇਇਤਬਾਰੀ ਦੀ, ਆਖਰੀ ਸਾਹਾਂ ਤੀਕਰ ਉਹ ਹੈ ਨਿੱਭ ਜਾਂਦੀ ਗਰਜ਼ ਨਾ ਹੋਵੇ ਜੇਕਰ ਕੋਈ ਚਾਹੇ, ਉਦੋਂ ਹੀ ਖੁਦਕੁਸ਼ੀਆਂ ਦੇ ਵੱਲ ਤੁਰ ਪੈਂਦੇ, ਬੰਦਾ ਟੁੱਟਦਾ ਜਾਂਦਾ ਹੈ ਜਦੋਂ ਲਾਚਾਰੀ ਵਿੱਚ,

ਮਿੱਠੀਆ ਗੱਲਾਂ ਕਰ ਰਹੇ ਹੋ, ਕਰ ਫਾਇਦਾ ਜੇ ਦਿਲ ਅੰਦਰ ਮਕਰੂਰੀ ਹੈ, ਆਪਣੇ ਮੂੰਹ ਮੀਆਂ ਮਿੱਠੂ ਬਣਨਾ ਨਹੀਂ, ਗੁਣਾ ਨਾਲ ਹੀ ਹੋ ਸਕਦੀ ਮਸ਼ਹੂਰੀ ਹੈ, ਮਾਨਵ ਏਕਤਾ ਭਾਸ਼ਣਾਂ ਉਥੇ ਉੱਥੇ ਹੀ ਰਹਿ ਜਾਣੇ, ਵਿੱਚ ਦਿਲਾਂ ਦੇ ਵਸੀ ਜੇ ਕੋਈ ਦੂਰੀ ਹੈ, ਨਰ ਪੂਜਾ ਹੀ ਨਰਾਇਣ ਦੀ ਪੂਜਾ ਹੈ, ਸਤਿਗੁਰ ਦੀ ਇਹ ਖੁਆਇਸ਼ ਕਰਨੀ ਪੂਰੀ ਹੈ।

ਸਿੱਦਕਵਾਨ ਗੁਰਸਿੱਖ ਗੁਰਾਂ ਨੂੰ ਪਿਆਰੇ ਨੇ, ਜਿੰਨ੍ਹਾ ਜੀਵਨ ਭਗਤੀ ਨਾਲ ਸ਼ਿੰਗਾਰੇ ਨੇ, ਜਿੰਂਨ੍ਹਾ ਆਪਣੇ ਆਪ ਗੁਰਾਂ ਨੂੰ ਸੌਂਪਿਆ ਹੈ, ਹੁੰਦੇ ਉਹਨਾ ਦੇ ਹੀ ਵਾਰੇ ਨਿਆਂਰੇ ਨੇ ਸਾਰੇ ਦੇ ਸਾਰੇ ਸਿਮਰਨ ਦੇ ਵਿੱਚ ਲਾ ਲਏ ਲਾ ਦੇਈਏ, ਮਿਲੇ ਹੋਏ ਜੋ ਰੱਬ ਦੇ ਰੱਬ ਤੋਂ ਸਾਜ਼ੇ ਉਦਾਰੇ ਨੇ, ਜਿੰਂਨ੍ਹਾ ਦੀ ਬੋਲੀ ਹੈ ਮਿੱਠੀ ਸ਼ਾਇਦ ਹੀ ਉਹ ਜਾਂਦੇ ਹਰ ਮਹਿਫਲ ਵਿੱਚ ਸਤਿਕਾਰੇ ਨੇ, ਤਾਰ ਸਦਾ ਚਿਰ ਤਾਰ ਨਾਲ ਜੇ ਜੁੜੀ ਰਹੇ ਹੋ ਜਾਂਦੇ ਭਵਜੱਲ ਤੋਂ ਪਾਰ ਉਤਾਰੇ ਨੇ, ਸਦਾ ਰਹਿਣ ਵਾਲੇ ਹੈ ਜੱਗ ਤੋਂ ਰੱਬ ਦਾ ਨਾਂ ਹੈ, ਬੰਦਾ ਤਾਂ ਦੁਨੀਆਂ ਦੇ ਵਿੱਚ ਵਣਜ਼ਾਰਾ ਹੈ, ਗੁਰਮੁੱਖ ਕੋਮਲਾ ਫੁੱਲਾਂ ਵਰਗਾ ਮਹਿਕ ਰਹੇ ਮਨਮੁੱਖ ਹੁੰਦੇ ਪੱਥਰਾਂ ਨਾਲੋਂ ਭਾਰੇ ਨੇ, ਜਿੰਨ੍ਹਾ ਦੇ ਦਿਲ ਮੁਹੱਬਤ ਦੇ ਭਰੇ ਭੰਡਾਰੇ ਹੁੰਦੇ ਨੇ, ਉਹਨਾ ਨੂੰ ਕੋਈ ਘਾਟ ਨਹੀਂ ਕੋਈ, ਉਹ ਸ਼ਾਹੂਕਾਰ ਹੁੰਦੇ ਨੇ, ਜਿੰਨ੍ਹਾ ਪਾਈ ਹੈ ਮੁਸ਼ਤਤ ਤੋਂ ਹਕੀਕੀ ਇਸ਼ਕ ਦੀ ਦੌਲਤ ਉਹਨਾ ਨੂੰ ਹਰ ਖੁਸ਼ੀ, ਧੰਨਵਾਦ। ਇਸ ਪਾਠ-ਪੁਸਤਕ ਨੂੰ ਪੜ੍ਹਾਉਣ ਸੰਬੰਧਿਤ ਹੇਠਾਂ ਦਿੱਤੀਆਂ ਕੁਝ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ ਪੰਜਾਬ school ਸਿੱਖਿਆ board ਦੇ ਪੰਜਾਬੀ ਵਿਸ਼ੇ ਦੇ ਪਾਠ ਕਰਮਾਂ ਨੂ ਇਸ kind ਵਿੱਚ ਤੇ ਇੱਕ ਪੁਸਤਕ ਵਿੱਚ ਦੱਸਿਆ ਗਿਆ ਹੈ ਪਹਿਲੀ ਸ਼੍ਰੇਣੀ ਤੂੰ ਬਾਰਵੀ ਸ਼੍ਰੇਣੀ ਤਕ ਦੇ ਸਾਰੇ ਵਰਕਰਾਂ ਨੂੰ ਇਕ ਸਮੁਚਿਤ ਅਤੇ ਵਾਕਾਸ਼ ਲੜੀ ਵਿੱਚ ਦੇਖਣ ਨਾਲ ਅਰ ਕਿਤੇ ਵੀ ਸ਼੍ਰੇਣੀ ਦੇ ਪਾਰ ਕਰਨਾ ਜਾਂ ਉਸ ਦੇ ਜਿਸ ਦੇ ਅੰਸ਼ ਦੀ ਅਤੇ ਤੇ ਉਸ ਦੇ ਨਾਲ ਸੰਬੰਧਿਤ ਬਾਰ ਪੁਸਤਕਾਂ ਦਾ ਸਾਰਥਕ ਜ਼ਿਆਦਾ ਉਖੜਦੀ ਹੈ ਇਸ ਪਾਠ-ਪੁਸਤਕ ਲਾਜ਼ਮੀ ਵਿਸ਼ੇ ਦੀ ਹੈ ਇਸ ਵਿੱਚ ਵਿਹਾਰਿਕ ਪੰਜਾਬ ਨਾਲ ਸੰਬੰਧਿਤ ਪਾਠ-ਸਾਮੱਗਰੀ ਹੈ ਇਸ ਤੋਂ ਇਲਾਵਾ ਪੰਜਾਬੀ ਲੋਕ ਰਹਿਤ ਦੀ ਦਿੱਤੀ ਗਈ ਹੈ ਪੰਜਾਬੀ ਸਾਹਿਤ ਨਾਲ ਸੰਬੰਧਿਤ ਪੰਜਾਬੀ ਦੀ ਪੜ੍ਹਾਈ ਕੇ ਦੋਵਾਂ ਵਿਸ਼ਿਆ ਸੰਬੰਧਿਤ ਦੇ ਘੇਰੇ ਵਿੱਚ ਰੱਖੀਂ ਗਈ ਹੈ ਪੰਜਾਬੀ ਲੋਕ ਸਾਹਿਤ ਵਾਲੇ ਭਾਗ ਵਿੱਚ ਵੱਖ ਵੱਖ ਵੰਨਗੀਆਂ ਦੀ ਕਥਾਵਾਂ ਅਤੇ ਪਰਮੁਖ ਕਵੀ ਰੂਪਾ ਅਧੀਨ ਆਉਂਦੇ ਚੋਣਵੈ ਲੋਕ ਗੀਤਾਂ ਦੀ ਕੀਤੇ ਗਏ ਹਰ ਵੰਨਗੀ ਦੀ ਕਥਾ ਅਤੇ ਹਰ ਕਵੀ ਰੂਪ ਬਾਰੇ ਸੰਖੇਪ ਵਿੱਚ ਦੱਸਿਆ ਗਿਆ ਹੈ ਇਸ ਪੱਥਰ ਉੱਤੇ ਲੁੜਦੀ ਨਹੀਂ ਹੁੰਦੀ ਇਸ ਦੇ ਕਰਕੇ ਇਹ ਜਾਣਕਾਰੀ ਛੱਡ ਦਿੱਤੀ ਗਈ ਹੈ ਇਸ ਪਾਠ-ਪੁਸਤਕ ਵਿਚ ਦਿੱਤੀ ਕਿਸੇ ਵੀ ਕਥਾ ਬਾਰੇ ਦਿੱਤੀ ਜਾਣਕਾਰੀ ਕੇਵਲ ਜਾਣਕਾਰੀ ਹੀ ਕਹੀ ਜਾ ਸਕਦੀ ਹੈ ਨੀਸ਼ੇ ਨਿਸਚੇ ਹੀ ਹਰ ਕਥਾ ਬਾਰੇ ਅਨੇਕ ਬਾਰੀਕ ਵੇਰਵੇ ਵੀ ਮਿਲਦੇ ਹਨ ਨਾਲ ਹੀ ਕਈ ਥਾਈਂ ਇਨ੍ਹਾਂ ਵਰ੍ਹਿਆਂ ਬਾਰੇ ਮਤਭੇਦ ਮਿਲਦੇ ਹਨ ਪਰ ਕਿਸੇ ਕਥਾ ਬਾਰੇ ਵਿਸਥਾਰ ਵਿੱਚ ਦੱਸਣਾ ਇਸ ਪੱਧਰ ਉੱਤੇ ਜਰੂਰੀ ਨਹੀਂ ਹੈ ਇਸ ਲਈ ਹਰ ਕਥਾ ਦੀ ਇਕ ਤਰ੍ਹਾਂ ਨਾਲ ਰੂਪ ਰੇਖਾ ਦੀ ਦੇ ਦਿੱਤੀ ਗਈ ਹੈ ਲੋਕ ਗੀਤਾਂ ਦੀ ਚੋਣ ਸਾਰੇ ਕੁਝ ਕਹਿਣਾ ਜ਼ਰੂਰੀ ਹੈ ਪਾਠਕ੍ਰਮ ਵਿੱਚ ਲੋਕ-ਗੀਤਾਂ ਦੀ ਕੇਵਲ ਸਤ ਕਵੀ ਰੂਪ ਰੱਖੇ ਗਏ ਹਨ ਇਸ ਕਵੀ ਰੂਪ ਦੀ ਵੰਨਗੀ ਮਸਤਰ ਹੀ ਦਿੱਤੀ ਗਈ ਹੈ ਮਨੋਰਥ ਕੇਵਲ ਇਹਨਾਂ ਇਹ ਕਿ ਵਿਦਿਆਰਥੀਆਂ ਆਪਣੇ ਲੋਕ ਸਾਹਿਤ ਵਿਰਸੇ ਵਿੱਚ ਹੀ ਵਿਰਸੇ ਹੋਣ ਤੋਂ ਚੇਤਨ ਹੋਣ ਅਤੇ ਪਾਠ ਪੁਸਤਕ ਵਿੱਚ ਦਿੱਤੀ ਗੀਆਂ ਇਸ ਵੰਨਗੀਆਂ ਨੂ ਉਸ ਨੂੰ ਹੋਰ ਪੜਨ ਅਤੇ ਜਾਨਣ ਦੀ ਹੀਜਾਤ ਲੱਗੇ ਪੰਜਾਬੀ ਦੇ ਇਸ ਮਹਾਨ ਵਿਰਸੇ ਬਾਰੇ ਕੋਈ ਇੱਕ ਜੋ ਦੋ ਜਾਂ ਤਿੰਨ ਗ੍ਰੰਥ ਵੀ course ਵਿਚ ਨੀਅਤ ਕਰਨੇ ਕਾਫ਼ੀ ਨਹੀਂ ਹੋਣਗੇ ਸ਼ਿਵਾਐ ਆਦਿ ਹਾਂਨਤਹੀਂ ਲੋਕ ਸਾਹਿਤ ਦੇ ਅਮੁੱਕਤ ਭੰਡਾਰ ਤਕ

ਲੀ ਮੁਹਾਇਆ ਕੀਤਾ ਗਿਆ ਹੈ ਲੋਕ ਸਾਹਿਤ ਨੂੰ ਪੜ੍ਹਦੇ ਹੋਏ ਵਿਦਿਆਰਥੀ ਦੇ ਇਸ ਦੇ ਸੁਬੋਧ ਨੂੰ ਮਾਨਣ ਦਾ ਸਮਝੋ ਉਦ ਮਾਨਣਾ ਸਮਝੋ ਉਦੇਸ਼ ਪੂਰਤੀ ਹੋ ਗਈ ਹੈ ਲੋਕ ਸਾਹਿਤ ਦੀ ਮੁੱਢਲੀ ਜਾਣਕਾਰੀ ਤੇ ਸਮਝ ਇਸ ਵਿੱਚੋਂ ਸ਼ਾਲਾਓਤਾ ਤੇ ਕਾਰਜ ਨੂੰ ਸੁਲੱਖਣਾ ਬਣਾ ਦਿੱਤਾ ਹੈ ਇਨ੍ਹਾਂ ਧਿਆਨ ਇਨ੍ਹਾਂ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ ਕਿ ਲੋਕ ਸਾਹਿਤ ਦੀ ਸਿਰਜਣਾ ਸਹਿਜ ਸਹਿਜ ਲੋਕਾਂ ਸਹਿਜ ਸਹਿਜ ਲੋਕਾਂ ਦੇ ਕੁਦਰਤੀ ਹੀ ਸ਼ਰੀਤ ਨੂੰ ਸਿਰਜਣ ਸੰਵਾਰਣ ਤੇ ਨਿਖਾਰਨ ਵਾਲੇ ਅਨੁਭਵ ਅਥਾਹ ਅਕਾਂਖਿਆ ਤੇ ਜੀਵਨ ਦੇ ਸੰਸਾਰ ਬਾਰੇ ਅਲਪਪਰਾਨਤੀ ਇਸ ਸ਼ਹਿਰ ਵਿਚ ਛਲਕਦੇ ਮਿਲਦੇ ਹਨ ਨਿੱਤ ਕਥਾਵਾਂ ਪਰੀ ਕਥਾਵਾਂ ਦੰਨਤ ਕਥਾਵਾਂ ਆਦੀ ਨੂੰ ਪੜਿਆ ਇਹਨਾਂ